ਇਥੇ ਕੀ ਪੈਟ ਕਲੀਨਿਕ ਆ ਤੇ ਪੈਟ ਦੇ ਵਾਸਤੇ ਕਾਫੀ ਜਿਆਦਾ ਟੇਬਲਸ ਵੀ ਲੱਗੇ ਹੋਏ ਆ ਥੱਲੇ ਡਸਟ ਬਿਨ ਵੀ ਪਾਏ ਹੋਏ ਆ।

ਐਂਡ ਕਾਫੀ ਜਿਆਦਾ ਸਪੀਕਰਸ ਲੱਗੇ ਆ ਉੱਪਰ ਵੇਖ ਸਕਦੇ ਲਾਈਟਸ ਵੀ ਲੱਗੀ ਆ ਕਾਫੀ ਵੱਡੀ ਬੇਸ ਰੱਖੀ ਗਈ ਐ।

ਤੇ ਇਹਦੇ ਬਾਹਰ ਕਾਫੀ ਜਿਆਦਾ ਹੀ ਗੱਡੀਆਂ ਖੜੀਆਂ ਯਾਂ ਆਹ ਰਾਇਟ ਸਾਈਡ ਤੇ ਜੇਹੜੀ ਲੇਨ ਆ ਓਹਦੇ ਵਿੱਚ ਗਰੇ ਕਲਰ ਦੀ ਇਨੋਵਾ ਖਲੋਤੀ ਹੈ।

ਇਹਦੇ ਤੇ ਕਲਰ ਹੋਇਆਯਾ ਕ੍ਰੀਮ ਐਂਡ ਰੈੱਡ ਕਲਰ ਊਪਰ ਟੀਨਾਂ ਪਈਆਂਯਾਂ।

ਜਿਹੜੇ ਓਹਨਾਂ ਦਾ ਫੈਂਸ ਦਾ ਜਿਹੜਾ ਏਰੀਆ ਡੈਕੋਰੇਟ ਕੀਤਾ ਗਿਆ ਜਿਹਨਾਂ ਕੇ ਸਾਡੇ ਪੀ_ਵੀ_ਸੀ ਕੀਤੀ ਗਈ ਹੈ ਓਹਦੇ ਊਪਰ ਵੀ ਲਾਈਟਸ ਲੱਗੀਆਂ ਹੋਈਆਂ ਆਂ।

ਅਨੇਕ ਦੇ ਗਲਾਸ ਦੀ ਕੋਈ ਚੀਜ਼ ਬਣੀ ਹੋਈ ਉਹਦੇ ਵਿੱਚ ਅੰਦਰ ਵੀ ਕੁਝ ਚੀਜ਼ਾਂ ਜਿਹੜੀਆਂ ਰੱਖੀਆਂ ਗਈਆਂ ਆਂ ਰਾਈਟ ਸਾਈਡ ਤੇ ਕੁਝ ਕੰਟੇਨਰ ਰੱਖੇ ਗਏ ੳਹਨਾਚ ਗ੍ਰੀਨ ਕਲਰ ਦਾ ਕੁਝ ਪਾਇਆ।

ਦੋਨੋ ਹੈਂਡਸ ਦੇ ਉੱਤੇ ਉਹਨੇ ਕਹਿ ਸਕਦੇ ਆ ਫੁੱਟਵੀਅਰ ਪਾਏ ਹੋਏ ਆ ਇੱਕ ਹੱਥ ਉਹਨੇ ਥੱਲੇ ਫਲੋਰ ਨਾਲ ਟੱਚ ਕੀਤਾ ਏ ਆ।

ਜਾਂ ਫਿਰ ਕਿਸੇ ਲੋੜ ਦੀ ਆਪਸ਼ਨ ਵਾਸਤੇ ਉਹਨਾਂ ਵਾਸਤੇ ਕੁਛ ਬਣਾਇਆ ਹੋਇਆ ਕੁਝ ਡਿਫਰੈਂਟ ਜੀ ਯੂਨੀਕ ਜੀ ਜਿਹੀ ਚੀਜ਼ ਆ।

ਇਹ ਕਿੱਸੇ ਲੋਇਰ ਦਾ ਆਫਿਸ ਲੱਗਦਾ ਪਿਆ ਇਆ ਕਿਉਂਕੀ ਪਿੱਛੇ ਜਿਹੜੇ ਰੈਕ ਬਣੇ ਹੋਏ ਆ ਚਾਰ ਰੈਕ ਆ।

ਆ ਦੋ ਬੋਕਸਸ ਦੇ ਵਿੱਚ ਕਹਿ ਸਕਦੇ ਹੋ ਕੁਝ ਫਾਇਲਸ ਐਂਡ ਕੁਝ ਇਮਪੋਰਟੈਂਟ ਡਾਕੂਮੈਂਟਸ ਆ ਪਾਣੀ ਪੀਣ ਵਾਸਤੇ ਇਕ ਰੈਬਰ ਵੀ ਹੈ ਤੇ ਸਾਹਮਣੇ ਕੁਝ ਚੇਅਰ ਵੀ ਆ।

ਬਲੂ ਕਲਰ ਦਾ ਬੈਨਰ ਆ ਜਿਹੜਾ ਉਹਨਾਂ ਦੀ ਸ਼ੌਪ ਦੇ ਉੱਪਰ ਲੱਗਾ ਹੋਇਆ ਵਾ ਤੇ ਜਿਹੜਾ ਸ਼ੌਪ ਦਾ ਡੋਰ ਆ ਉਹ ਮਿਰਰ ਦਾ ਬਣਿਆ ਹੋਇਆ ਵਾ ਤੇ ਇੱਕ ਡਸਟਪੈਨ ਵੀ ਜਿਹੜਾ ਉਹ ਲੱਗਾ ਇਆ।

ਐਂਡ ਬਾਕੀ ਸਾਰੇ ਜਿਹੜੇ ਮੈਂਨ ਆ ਤੇ ਇੱਕ ਸਿਸਟਰ ਵੀ ਖੜੀ ਹੈ ਤੇ ਪਿੱਛੇ ਜਿਹੜਾ ਜੀਸਸ ਦਾ ਸਾਈਨ ਬਣਿਆ ਹੋਇਆ ਆ।

ਐਂਡ ਕਾਫੀ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਪਿਕਚਰਜ਼ ਆਂ ਪੋਸਟਰਸ ਵੀ ਲੱਗੇ ਹੋਏ ਆ।

ਪੋਸਟ ਆਫਿਸ ਆ ਜਿਹੜਾ ਕਿ ਵੇਖਣ ਨੂੰ ਲੱਗ ਰਿਹਾ ਕਾ ਕੰਟਰੀ ਸਾਈਡ ਏਰੀਆ ਦੇ ਵਿੱਚ ਆ।

ਯੈੱਲੌ ਕਲਰ ਦੇ ਸੋਫਾਜ਼ ਲੱਗੇ ਹੋਏ ਆ ਤੇ ਬਲੈਕ ਕਲਰ ਦਾ ਮੈਟ ਵਿੱਛਿਆ ਯਾ ਤੇ ਏਹ ਥੱਲੇ ਯੈੱਲੌ ਕਲਰ ਦਾ ਹੈ ਤੇ ਕਾਫੀ ਜਿਆਦੀਆਂ ਲਗਜ਼ੀਰੀਅਸ ਹੈ।

ਸਕਾਈ ਬਲੂ ਕਲਰ ਦੀ ਐਂਡ ਜਿਹੜਾ ਸਾਹਮਣੇ ਪਰਸਨ ਫੋਟੋ ਕਲਿੱਕ ਕਰਦਾ ਪਿਆ ਐ ਓਹਨੇ ਅ ਪਾਈ ਆ ਬਰਾਊਨ ਕਲਰ ਦੀ--

ਇਹ ਇੱਕ ਗੁਰੂਦਵਾਰਾ ਨਜ਼ਰ ਆ ਰਿਹਾ ਹੈ ਓਹਦੇ ਕਾਫੀ ਪਿੱਛੇ ਇਹਦਾ ਗੁੰਬਦ ਦਿੱਖ ਰਿਹਾ ਵਾ।

ਟਰੱਕਸ ਦੇ ਵਿੱਚ ਕਾਫੀ ਛੋਟਾ ਛੋਟਾ ਜਿਹੜਾ ਸਮਾਨ ਪਿਆ ਹੋਇਆ ਆ ਨਟਸ ਵਗੈਰਾ।

ਜਿਵੇਂ ਕੇ ਬੱਤਖਾਂ ਬਨਾਇਆਂ ਹੋਈਆਂ ਘੱਰ ਬਣਾਯਾ ਹੋਇਆ ਹੋਰਸ ਦੇ ਊਪਰ ਬੰਦਾ ਬੈਠਾ ਹੋਇਆ ਇੱਕ ਰੰਨਿੰਗ ਕਰ ਰਹੀ ਲੜਕੀ ਰੰਨਿੰਗ ਕਰ ਰਹੀ ਹੈ ਬੰਦਾ ਲੰਬੇ ਪਿਆ ਯਾ।

ਕਾਫੀ ਜਿਆਦੀ ਬਿਗ ਮਾਰਕੇਟ ਹੈ ਜਿਹਦੇ ਵਿੱਚ ਇੱਕ ਬੈਨਰ ਲੱਗਾ ਹੈ ਐਲ_ਈ_ਡੀ ਲੱਗੀ ਹੋਈ ਹੈ ਕਾਫੀ ਵੱਡੀ ਸਕ੍ਰੀਨ ਆ।

ਉਹ ਵੀ ਪੱਥਰ ਦੀ ਬਣੀ ਹੋਈ ਹੈ ਤੇ ਕਾਫੀ ਤਰਾਸ਼ ਕੇ ਬਣਾਇਆ ਹੈ ਇਹਨੂੰ।

ਤੇ ਸਾਹਮਣੇ ਇੱਕ ਬੈਨਰ ਲੱਗਾ ਆ ਜਿਹਦੇ ਊਪਰ ਲਿਖੇਆ ਆ ਅਪੋਲੋ ਟਾਇਰਸ ।

ਇਹ ਜੇੜੀ ਕਾਰ ਲੱਗੀ ਆ ਉਹ ਗਰੇ ਕਲਰ ਦੀ ਆ ਤੇ ਕਾਫੀ ਜਿਆਦਾ ਜਿਹੜੇ ਟਾਇਰਸ ਆ ਕੁਝ ਰੈਕ ਚ ਲੱਗੇ ਆ।

ਐਂਡ ਜਿਹੜੇ ਮਾਊਂਟੇਨ ਆ ਉਹ ਕਾਫੀ ਉਹਨਾਂ ਤੇ ਗਰੀਨਰੀ ਜਿਹੜੀ ਆ ਉਹ ਲੱਗੀ ਹੋਈ ਆ।